ਇੱਥੇ ਪੜਦੇ ਵੀ ਲੱਗੇ ਹੋਏ ਹਨ ਇੱਥੇ ਕੁਛ ਅਲਮਾਰੀ ਵੀ ਹੈ।

ਪਿੱਛੇ ਇੱਕ ਪੈਲਸ ਦਿਖ ਰਿਹਾ ਹੈ ਜਿਹੜਾ--

ਇਹ ਸਾਡੇ ਪਠਾਨਕੋਟ ਦੀ ਜਗ੍ਹਾ ਹੈ ਜਿਸ ਦਾ ਨਾਂ ਮਿੰਨੀ ਗੋਆ ਹੈ।

ਜਿਹੜੇ ਬੈੱਡ ਬਣਾਉਂਦੇ ਹਨ ਓਰ ਇੱਥੇ ਇੱਕ--

ਕੁਰਸੀ ਵੀ ਪਈ ਹੋਈ ਹੈ ਔਰ ਇੱਕ ਲਫਾਫਾ ਵੀ--

ਔਰ ਲਾਈਟ ਲਾਈਟ ਵੀ ਦਿਸ ਰਹੀ ਹੈ।

ਮੈਨੂੰ ਇਹ ਮੈਨੂੰ ਇੱਕ ਮੇਲਾ ਦਿੱਸ ਰਿਹਾ ਹੈ ਜਿੱਥੇ ਬਹੁਤ ਸਾਰੇ ਲੋਕੀ--

ਇੱਥੇ ਖਾਣ ਪੀਣ ਦਾ ਸਮਾਨ ਵੀ ਲੱਗਿਆ ਹੋਇਆ ਹੈ।

ਜਿੱਥੇ ਬਹੁਤ ਸੋਹਣਾ ਬੈਡ ਲੱਗਿਆ ਹੋਇਆ ਹੈ।

ਇਹ ਇੱਕ ਬੁੱਕਾਂ ਦਾ ਸਟੋਰ ਹੈ ਜਿੱਥੇ ਬਹੁਤ ਸਾਰਾ ਸਮਾਨ ਰੱਖਿਆ ਹੋਇਆ ਹੈ।

ਟਿਫਣ ਵੀ ਦਿਸ ਰਹੇ ਹਨ ਔਰ ਬੱਚਿਆਂ ਦੇ ਖਿਡੋਣੇ ਦਿਸ ਰਹੇ ਹਨ ਜਿਵੇਂ ਟਰੈਕਟਰ --

ਇਹਦੇ ਵਿੱਚ ਬਹੁਤ ਸਾਰਾ ਸਮਾਨ ਰੱਖਿਆ ਹੋਇਆ ਹੈ ਜਿਵੇਂ--

ਦੀ ਲੱਗਿਆ ਹੋਇਆ ਹੈ ਔਰ--

ਇੱਥੇ ਇੱਕ ਆਦਮੀ ਬੱਸ ਤੇ ਚੜ੍ਹ ਰਿਹਾ ਹੈ ਜਿਸ ਨੇ ਬਹੁਤ ਸਾਰੇ ਬੈਗ --

ਔਰ ਲੋਕੀ ਆਏ ਜਾਏ ਕਰਦੇ ਹਨ।

ਇਹ ਹਨੂਮਾਨ ਚੌਂਕ ਹੈ ਇਹ ਗੁਰਦਾਸਪੁਰ ਦੇ ਵਿੱਚ ਹੈ ਇੱਥੇ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਹਨ।

ਫੱਟੇ ਲੱਗੇ ਹੋਏ ਹਨ ਹੋਰ ਸਰੀਆ ਵੀ ਬੰਨਿਆ ਹੋਇਆ ਹੈ।

ਇਹ ਇੱਕ ਫਰਨੀਚਰ ਦਾ ਸ਼ੋਰੂਮ ਹੈ ਇਥੇ ਬਹੁਤ ਸਾਰਾ ਸਮਾਨ ਲੱਗਿਆ ਹੋਇਆ ਹੈ ਜਿਵੇਂ ਕੁਰਸੀਆਂ ਬੈਡ ਮੇਜ ਲੱਗੇ ਹੋਏ ਹਨ।